ਹਾਂ ਨਸ਼ੇਰੇ

ਹਨ ਠੀਕ ਆ ਬਸ ਵਧੀਆ ਆ ਵਧੀਆ ਹੀ ਚਾਹੀਦਾ ਹਮ ਮਮ੍ਮੀ ਦਾ ਸੁਣਾ ਕਿ ਹਾਲ ਚਾਲ ਆ

ਨਾ ਮੈਂ ਸਕੂਲੇ ਅੱਜ ਠੀਕ ਆ ਤੇ ਬਾਰਵੀਂ ਦੇ ਪੇਪਰ ਕਦੋ ਆ ਤੇਰੇ ਮੇਰੇ result ਆਉਣਾ ਹੁਣ result ਠੀਕ ਠੀਕ ਮੇਰਾ ਅੱਪ ਆਉਣਾ ਹੁਣ ਰਿਜ਼ਲਟ ਸ਼ਇਦ ਅਗਲੇ ਮਹੀਨੇ ਆਉਣਾ

ਆਹੋ ਅਗਲੇ ਮਹੀਨੇ ਆਊਗਾ ਫੇਰ ਵੇਖੋ ਹੁਣ ਤੇ ਵੇਹਲੇ ਆ ਘਰ ਏ ਬੈਠੀ ਰਹਿੰਦਾ

ਆਹੋ ਬਸ ਇਹੋ ਹੀ ਹਮ ਹੋਰ ਸੁਣਾ ਤੂੰ

ਸਬ ਵਧੀਆ ਵਾ ਮਮ੍ਮੀ ਰੋਟੀ ਪਾਕੁਨ ਦੇ ਹੋਣੇ ਆ

ਹਮ ਤੇ ਡੈਡੀ ਦਾਣੇ ਲੈ ਕੇ ਗਿਆ ਮੰਦੇ ਜਿਹੜੇ ਕਲ ਵਾਦੇ ਸੀ

ਹਮ ਠੀਕ ਆ ਹੋਰ ਸੁਣਾ ਤੂੰ ਵਾਡਾ ਲਈ ਕਣਕ ਹਮ ਬਸ ਮਸ਼ੀਨ ਆਉਣ ਵਾਲੀ ਸਾਡੀ ਵੀ ਥਿਕਥਿਕ ਆ ਹੋਰ ਸੁਣਾ ਕੋਈ ਗੱਲ ਬਾਤ ਹਾਂ ਠੀਕ ਠਾਕ ਠੀਕ ਠਾਕ ਚਾਹੀਦਾ ਪਪਰੈਟਿਕਲੇ ੋ ਗਏ ਆ ਹਾਂ ਹੋਗੇ ਪਰੈਟਿਕਲੇ ਠੀਕ ਆ ਵਾਦੇ ਵੀ ਵੇਹਲੇ ਹੋਗੇ ਪਰੈਟਿਕਲੇ ਦੇ ਕੇ ਹੋਰ ਕੋਈ ਗੱਲ ਬਾਤ ਹੋਰ ਬਸ ਵਧੀਆ ਹੋਰ ਵਧੀਆ ਚਿੜਾ ਰਿਕਿਤ ਦਾ ਅੰਡੇ ਵਿਆਹ ਆ ਗਿਆ ਕਿਦਾਂ ਹਰਿਟੀਕ ਦਾ

ਆਹੋ ਵਿਆਹ ਹੋਗਿਆ ਓਹਦਾ ਸਾਲੇ ਦਾ

ਠੀਕ ਆ ਠੀਕ ਆ ਹੋਰ ਕੋਈ ਗੱਲ ਬਾਤ ਹਾਂ ਬਸ ਵਧੀਆ ਹੋਰ ਹੋਰ ਕੋਈ ਗੱਲ ਬਾਤ ਹਨ ਬਸ ਵਧੀਆ ਵਧੀਆ ਵਧੀਆ ਚਾਹੀਦਾ ਸਾਡੇ ਵੀ ਪਾਰਟੀ ਏ ਇੱਥੇ

ਅੱਛਾ ਉਹ ਮੁੰਡਾ ਨਾ retire ਹੋਇਆ ਆ ਫੋਜਜੀ ਠੀਕ ਆ ਆਪ ਅਜੇ ਆਪ ਅਪਜਾਣਾ ਨਾਨਕੇ

ਜਨਮੈ ਕਿਹਾ ਆਪ ਵੀ ਅੱਜ ਨਾਨਕੇ

ਆਹ ਇੱਥੇ ਜੋ

ਆਹੋ ਏਦਾਂ ਚਲ ਜਾ

ਹਨ ਰਾਵਾਂ ਗਏ ਫੇਰ ਦੋ ਚਾਰ ਦਿਨ ਰਹਿਣਾ ਪੈਣਾ ਆ ਮਾਮੇ ਕਾਮ ਕਰਾਉਂਦੇ

ਮੈਂ ਕਿਹਾ ਮਾਮੇ ਓਹਨੀ ਓਥੇ ਜਾ ਕੇ ਕਾਮ ਕਰਾਉਂਦੇ ਆ ਕਿਥੇ

ਮਾਮੇ ਨੇ ਰਖਿਆ ਡੰਗਰ ਰਾਖੇ ਆਹੋ

ਤੇ ਪੱਠੇ ਕੌਣ ਲਿਊਆਉਂਦਾ ਹੈਂ

ਪੱਠੇ ਓਘ ਰਖਿਆ ਨੌਕਰ ਇਕ ਅੱਛਾ ਅੱਛਾ ਅੱਛਾ ਠੀਕ ਆ ਮੈਂ ਕਿਹਾ ਤੁਸੀਂ ਜਾ ਕੇ ਵੱਢ ਦੇ ਹੋਵੋ ਸ਼ਇਦ ਹਾਂ ਨਾਈ ਨਾਈ ਆਪ ਨੀ ਵੱਧ ਦੇ

ਹਮ ਸਾਨੂ ਨੀ ਬੇਹਂ ਦੇੰਦਾਹੁੰਦਾ ਆਂਦਾ ਬੇਹਂ ਦਿੰਦਾ ਵਾ ਆਪ ਟੀ ਵੀ ਵੇਖੰਡੇ ਰਹਿੰਦੇ ਆ ਓਹਨਾ ਦ

ਠੀਕ ਆ ਠੀਕ ਆ ਬਸਵਧਿਆ ਤੂੰ ਸਨ ਕੋਈ ਗੱਲ ਬਾਤ ਹਾਂ ਠੀਕ ਠਾਕ ਹਮ ਠੀਕ ਠਾਕ ਚੈਹਦਾ

ਹਮ ਤੇਰੀ ਪਲੱਸ ਟੂ ਹੋ ਚਲੀ ਤੇ ਨਿਆਣਿਆਂ ਵਾਲੇ ਕਾਮ ਨਾ ਛਡਿ ਚੰਗਾ ਤੂੰ ਲੇਹ ਨਿਆਂਦੇ ਆਲੇ ਕਾਮ ਕਿਥੋਂ ਮੇਰੇ ਕੋ ਮਾਮਾ

ਆਹ ਹੋਰ ਹਾਂ ਵਧੀਆ ਵਾ ਸਿਆਣਾ ਬਿਨੁ ਤਾ ਕਾਮ ਆਉ ਗਾਂਹ ਜਾ ਕੇ

ਹੋਰ ਕੋਈ ਗੱਲ ਬਾਤ ਵਧੀਆ ਵਧੀਆ ਚਾਹੀਦਾ ਵਾ ਹੋਰ

ਹਮ ਵਧੀਆ ਕੰਪੈਨ ਆਉਣ ਲੱਗਿ ਓ ਤੇ ਵੱਡਾ ਦੇਣੀ ਕਣਕ ਤੇ ਫੇਰ ਅਸੀਂ ਜਾਣਾ ਮੇਲੇ ਧੁੱਪ ਬੜੀ ਲੱਗੀ ਓ ਠੀਕ ਆ ਸਾਡੀ ਵੀ ਆ ਏ ਗਯੀ ਆ ਵਾਦਨ ਦੇ ਪਾਈ ਆ ਚਾਲ ਵਧੀਆ ਫੇਰ ਤੇ ਤੇ ਕਦੇ ਚ ਪਾਉਣੀ ਆ ਵਾਧਾ ਤੇ ਪਾਣੀ ਕੀੜੇ ਚ ਆ ਆਹ ਹੈਪ੍ਪੀ ਦਾ ਟਰਾਲਾ ਕਿਹਾ ਆ

ਹਮ ਵਧੀਆ ਵਾ ਕੇ ਟਰਾਲੇ ਚ ਟਰਾਲੀ ਚ ਪੁਆਕੇ ਤੇ ਘਰ ਲੈ ਆਉਣੀ ਸੀ ਸਿਦੀ ਆਹੋ ਪਤਾ ਏ ਨੀ ਕੁੱਖ ਵੀ ਕੇ ਕੰਜ ਵਾਦ ਰੱਖਣੀ ਐਦਕੀ

ਆਪ ਆਪ ਰੱਖ ਲੈਣੀ ਆ ਸਾਡੇ ਅੱਪ ਮਾਂਡਿਓ ਆ ਗਏ ਦਸ ਤੋੜੇ ਅੱਛਾ ਅੱਛਾ ਹੋਰ ਕੋਈ ਗੱਲ ਹਮ ਹਾਂ ਹੋਰ ਵਧੀਆ ਵਧੀਆ ਵਡਿਊਯਾ ਚਾਹੀਦਾ ਬਸ ਸਿੱਟੇ ਜੇ ਵੱਧ ਤੇ ਸੀ ਜੋ ਅੰਦਰ ਸੁੱਟ ਤੇ ਆ ਜਦੋ ਕੰਪੈਨ ਲੈ ਟੀ ਫੇਰ ਓ ਕਾਮ ਤਾ ਸਾਰਾ ਅੱਧੇ ਘੰਟੇ ਦਾਸ ਏ ਆ ਬਸ ਵਕੰਪੈਨ ਆਵੇ ਤੇ ਫੇਰ ਹੀ ਆ

ਲੱਗੇ ਵਾਦਨ ਦੇ ਆ ਪੱਲੀ ਮੋਲੇ ਕਿ

ਠੀਕ ਆ ਠੀਕ ਆ ਸਾਡੇ ਹਜੇ ਕਿਸੇ ਦੀ ਵਧਣ ਡਾ ਤੇ ਓਵੇਂ ਆ

ਹਾਂ ਮੈਂ ਅੱਪ ਮੈਂ ਕਿਹਾ ਆ ਗਿਆਪਹਲੀ ਚ ਅੱਛਾ ਅੱਛਾ ਬੰਬੀਆਂ ਦੇ ਬਾਤੀ ਬੰਦ ਆ ਸਿਆਪਾ ਖਾਣਾ ਗਰਮੀ ਬੜੀ ਆ

ਵਧੀਆ ਚਾਹੀਦਾ ਵਧੀਆ ਨੀਂਦਰ ਕਿ ਸਨ ਕਿਵੇਂ ਨੀਂਦਰ

ਆਹੋ ਪਾਣੀ ਲੈ ਕੇ ਆਉਂਣ ਲਗਾ ਠੀਕ ਆ ਠੀਕ ਆ ਹੋਰ ਨੀ ਗੱਲ ਬਾਤ ਕੋਈ

ਹਾਂ ਰਾਖੇ ਕਬੂਤਰ ਵੇਹਲਾ ਹੈਗਾ ਨੀਂਦਰ ਵੀ ਨਾ ਕੋਈ ਕਾਮ ਕਰ ਕੀਨੁ ਨੀਂਦਰ ਤਾ ਵੇਹਲਾ ਵਾ

ਚਾਲ ਠੀਕ ਆ ਕੰਪੈਨ ਆ ਗਯੀ ਆ ਚੰਗਾ ਚਾਲ ਠੀਕ ਆ ਫੇਰ ਮੈਂ ਚਲਾ ਆ

ਸਮੇਂ ਸਮੇਂ ਤੇ ਲੋੜ ਅਨੁਸਾਰ ਆਰਾਮ ਕਰੋ ਸ਼ੁਕੀਨੀ ਬਣਾਓ ਕਿ ਲੰਬੇ ਸਮੇਂ ਤੋਂ ਪਹਿਲਾਂ ਕਾਫ਼ੀ ਆਰਾਮ ਕਰ ਲਵੋ ਗੱਡੀ ਦੇ ਅੰਦਰ ਧਿਆਨ ਮੁਬਾਇਲ ਫੋਨ ਰੇਡੀਓ ਯਾਤ੍ਰੀਯੋ ਦਰਾਵਿੰਗ ਕਰਦੇ ਸਮੇ ਮੋਬਾਈਲ ਦੇ ਇਸਤੇਮਾਲ ਤੋਂ ਬਚੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਯਾਤਰਾ ਦੀ ਯੋਜਨਾ ਬਣਾਓ ਅਤੇ ਉਸਦਾ ਅਧਿਐਨ ਕਰੋ ਮੌਸਮ ਦੀ ਮਾੜੀ ਸਥਿਤੀਆਂ ਦੇ ਕਾਰਨ ਚਲਣ ਵਿੱਚ ਮੁਸ਼ਕਿਲ ਬਾਰਿਸ਼ ਦੇ ਦੌਰਾਨ ਗਤੀ ਘੱਟ ਕਰੋ ਵਾਹਨਾਂ ਦੇ ਮੱਧ ਉਚਿੱਤ ਦੂਰੀ ਬਣਾ ਕੇ ਰੱਖੋ ਘੱਟ ਦਿਖਾਈ ਦੇਣ ਤੇ ਸਥਿਤੀ ਦੇ ਅਨੁਸਾਰ ਧਿਆਨਪੂਰਵਕ ਗੱਡੀ ਚਲਾਓ ਖ਼ਤਰਨਾਕ ਦਰਾਵਿੰਗ ਸਾਹਮਣੇ ਦੇ ਵਾਹਨ ਦੇ ਬਹੁਤ ਨਜਦੀਕੀ ਗੱਡੀ ਚਲਾਣ ਨਾਲ ਬਤੀਯਾ ਅਤੇ ਠੇਰਾਨ ਦੇ ਚਿਹਨ ਨੂੰ ਲੰਘਣਾ ਯਾਤਰਾ ਦੇ ਲਈ ਆਪਣੇ ਆਪ ਨੂੰ ਪੂਰਾ ਸਮਾਂ ਦਯੋ ਸ਼ਾਂਤ ਬਣੇ ਰਹੋ ਸੁਰੱਖਿਅਤ ਤੋਰ ਤੇ ਗੱਡੀ ਚਲਾਓ। ਹੋਰ ਡਾਰਾਵੇਰ ਤੇ ਅਰਾਧਿਆ ਦਾ ਅਨੁਮਾਨ ਲਗਾਓ ਸੁਰੱਖਿਅਤ ਤੋਰ ਤੇ ਗੱਡੀ ਚਲਾਓ ਅਚਾਨਕ ਹੋਣ ਦੀ ਦੁਰਘਟਨਾ ਦੇ ਲਈ ਸੁਰੱਖਿਆ ਉਪਾਵਾਂ ਨੂੰ ਅਪਣਾਓ ਆਪਣੇ ਇਰਾਦੇ ਨਿਰਧਾਰਿਤ ਕਰੋ ਮੋੜਾ ਉਤੇ ਸਿਗਨਲਾਂ ਦੀ ਵਰਤੋਂ ਕਰੋ ਆਵਾਜਾਈ ਸੰਕੇਤਾਂ ਦਾ ਪਾਲਣਾ ਕਰੋ ਯਾਦ ਰੱਖੋ ਕਿ ਆਦਰਸ਼ ਸਥਿਤੀਆਂ ਵਿੱਚ ਗਤਿ ਸੀਮਾ ਇੱਕ ਨਿਰਧਾਰਿਤ ਕਾਨੂੰਨੀ ਸੀਮਾ ਹੁੰਦੀ ਹੈ। ਵਿਚ ਵਿਵਹਾਰ ਦੇ ਲਈ ਸਹਾਇਤ ਹੈ। ਆਸਾਨੀ ਨਾਲ ਆਦ੍ਰਿਸ਼ ਸਥਾਨਾਂ ਦੀ ਜਾਂਚ ਕੀਤੇ ਬਿਨਾ ਲਾਈਨਾਂ ਬਦਲਣਾ ਸਿਗਨਲ ਦੀਓ ਸ਼ੀਸ਼ੇ ਵਿੱਚ ਵੇਖੋ ਤੇਜ ਨਜ਼ਰ ਮਾਰੋ ਹੋਲੀ -ਹੋਲੀ ਲਾਈਨਾਂ ਬਦਲੋ। ਦੁਖੀ ਅਵੱਸਥਾ ਵਿੱਚ ਗੱਡੀ ਚਲਾਉਣਾ ਇਸਤੋਂ ਬਚੋ ਕਿਉਂਕਿ ਇਹ ਨਸ਼ੇ ਦੀ ਅਵੱਸਥਾ ਵਿੱਚ ਗੱਡੀ ਚਲਾਉਣਾ ਦੇ ਬਰਾਬਰ ਹੈ। ਕਿਉਂਕਿ ਅਗਰ ਤੁਸੀਂ ਦੁਖੀ ਹੋਵੋਗੇਂ ਤੇ ਇੱਕ ਗੱਲ ਬਾਰ ਬਾਰ ਸੋਚਦੇ ਰਹੋਂਗੇ ਤੇ ਤੁਹਾਨੂੰ

ਰੱਖ ਰਖਾਵ ਦੀ ਜਾਂਚ ਕਰੋ ਹਰੇਕ ਪੰਦਰਾਂ ਸੌ ਕਿਲੋਮੀਟਰ ਤੇ ਬਰੇਕਾਂ ਬ੍ਰੇਕ ਪੇਡਾ ਨੂੰ ਬਦਲੋ ਘਸੇ ਹੋਏ ਟਾਇਰ ਬਦਲੋ ਸੜਕ ਸੁਰੱਖਿਆ ਲਈ ਦਸ ਸੁਥਰੇ ਨਿਯਮ ਰੁੱਕੋ ਜਾ ਗਤੀ ਘੱਟ ਕਰੋ ਜ਼ੈਬਰਾ ਕ੍ਰੋਸਸਿੰਗ ਉਤੇ ਪੈਦਲ ਯਾਤਰੀਆਂ ਨੂੰ ਸੜਕ ਪਾਰ ਕਰਨ ਦਯੋ ਕਿਉਂਕਿ ਇਹ ਉਹਨਾਂ ਦਾ ਹੱਕ ਹੈ। ਗਿਆਰਾਂ ਸੜਕਾਂ ਫੰਡ ਨਿਯਮਾਂ ਉਨੀ ਸੋ ਉਣਾਂਵੇ ਅਨੁਸਾਰ ਸਿੱਟਾ ਬੈਲਟਾਂ ਲਗਾਓ

ਸੀਟ ਬੈਲਟ ਦੀ ਵਰਤੋਂ ਸੜਕ ਦੁਰਘਟਨਾਵਾਂ ਵਿੱਚ ਟੱਕਰਾਂ ਦੇ ਪ੍ਰਭਾਵ ਨੂੰ ਅੱਸੀ ਪਰਸੈਂਟ ਤੱਕ ਘਟਾਉਂਦਾ ਹੈ। ਟ੍ਰੈਫ਼ਿਕ ਨਿਯਮਾਂ ਅਤੇ ਚਿਹਨਾਂ ਦੀ ਪਾਲਣਾ ਕਰੋ ਅਤੇ ਦੁਰਘਟਨਾਵਾਂ ਤੋਂ ਬਚੋ। ਨਿਯਮ ਏਕਸੋ

ਨਿਯਮ ਇਕ ਸੋ ਬਾਰਾਂ ਮੁਖ ਵਾਹਨ ਐਕਟ ਉਨੀ ਸੋ ਅਠਾਸੀ ਅਨੁਸਾਰ ਯੇਸ ਮਾਰਕੀਟ ਖ਼ਤਰੇ ਵਿਚ ਗਤੀ ਸੀਮਾ ਤੀ ਕਿਲੋਮੀਟਰ ਪ੍ਰਤੀ ਘੰਟਾਂ ਹੈ ਅਤੇ ਗੱਡੀ ਦੀ ਅਨੁਕੁਲ ਗਤੀ ਬੀ ਕਿਲੋਮੀਟਰ ਪ੍ਰਤੀ ਘੰਟਾ ਹੈ ਗੱਡੀ ਨੂੰ ਠੀਕ ਰੱਖੋ ਅਤੇ ਸੜਕ ਤੇ ਪਰੇਸ਼ਾਨੀ ਅਤੇ ਦੁਰਘਟਨਾਵਾਂ ਤੋਂ ਬਚੋ। ਨਿਯਮ ਇੱਕ ਸੌ ਬੱਨਵੇ ਮੋਟਰ ਵਾਹਨ ਅਧਿਨਿਯਮ ਉੱਨੀ ਸੌ ਅਠਾਸੀ ਅਨੁਸਾਰ ਗੱਡੀ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਤਾਕਿ ਧਿਆਨ ਨਾ ਭੰਗ ਹੋਵੇ ਅਤੇ ਦੁਰਘਟਨਾਵਾਂ ਤੋਂ ਬਚਾ ਰਹੇ। ਨਿਯਮ ਇੱਕ ਸੌ ਚੁਰਾਸੀ ਮੋਟਰ ਵਾਹਨ ਐਕਟ ਉੱਨੀ ਸੌ ਅਠਾਸੀ ਅਨੁਸਾਰ ਹੈਲਮੇਟ ਪਹਿਨੋ। ਦੋ ਪਹੀਆ ਵਾਹਨ ਸਵਾਰ ਹੈਲਮੇਟ ਜਰੂਰ ਪਾਹਨ ਨਿਯਮ ਇੱਕ ਸੌ ਉਨੱਤੀ ਮੋਟਰ ਵਾਹਨ ਐਕਟ ਉੱਨੀ ਸੌ ਅਠਾਸੀ ਅਨੁਸਾਰ ਇੱਕ ਚੰਗੇ ਗੁਣਵੱਤਾ ਵਾਲਾ ਹੈਲਮੇਟ ਸਿੱਦ ਤੋਰ ਤੇ ਸੱਟ ਦੀ ਸੰਭਾਵਨਾ ਨੂੰ ਸਤਰ ਪ੍ਰਸ਼ਾਂਤ ਘਟਾਉਂਦਾ ਹੈ। ਗੱਡੀ ਕਦੇਵੀ ਖਤਰਨਾਕ ਢੰਗ ਨਾਲ ਨਾ ਚਲਾਓ। ਆਪਣੀ ਅਤੇ ਹੋਰ ਸੜਕਾਂ ਵਰਤਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਓ। ਨਿਯਮ ਇੱਕ ਸੌ ਤਿਰਾਸੀ ਮੋਟਰ ਵਾਹਨ ਐਕਟ ਉੰਨੀ ਸੌ ਅਠਾਸੀ ਅਨੁਸਾਰ ਸ਼ਾਂਤ ਰਹੋ।

ਮੇਲ ਸਹੀ ਨਹੀਂ ਹੈ। ਜਿੰਮੇਵਾਰ ਬਣੋ ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਕਿਉਕਿ ਇਹ ਨਿਯਮ ਸਾਡੇ ਇਕ ਸੋ ਪਚਾਸੀ ਮੋਟਰ ਵਹਾਂ ਐਕਟ ਦੇ ਅਨੁਸਾਰ ਉਣੀ ਸੋ ਅਠਾਸੀ ਦੇ ਅਨੁਸਾਰ ਹੈ ਠੀਕ ਹੈ ਜੀ ਲਾਜਮੀ ਸੜਕ ਚੀਨ ਸੜਕ ਦੇ ਨਿਸ਼ਚਿਤ ਖੇਤਰ ਦੀ ਵਰਤੋਂ ਕਰਦੇ ਹੋਏ ਆਵਾਜਾਈ ਦੇ ਲਈ ਇਹਨਾਂ ਚਿਹਨਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਇਹ ਚਿਹਨਾਂ ਦਰਸ਼ੋਨਦੇ ਹਨ ਕਿ ਵਿਅਕਤੀ ਨੂੰ ਕਿ ਕਰਨਾ ਚਾਹਿਦਾ ਹੈ ਅਤੇ ਕਿ ਨਹੀਂ ਕਰਨਾ ਚਾਹਿਦਾ। ਆਮਤੌਰ ਤੇ ਆਦਾਸ਼ਮਿਕ ਚੀਨ ਆਕਾਰ ਵਿੱਚ ਗੋਲ ਅਤੇ ਲਾਲ ਕਿਨਾਰ ਵਾਲੇ ਹੁੰਦੇ ਹਨ ਇਹਨਾਂ ਵਿੱਚੋ ਕੁਝ ਨੀਲੇ ਰੰਗ ਵਾਲੇ ਹੁੰਦੇ ਹਨ। ਰੁਕੋ ਅਤੇ ਰਾਸਤਾ ਦਿਖਾਓ ਦੇ ਚਿਹਨ ਕ੍ਰਮਵਾਰ ਅਤੇ ਤਿਕੋਣੇ ਹੁੰਣਦੇ ਹਨ। ਇਹਨਾਂ ਚਿਨਾ ਦੀ ਉਲੰਘਣਾ ਉੱਪਰ ਭਾਰੀ ਜ਼ੁਰਮਾਨਾ ਜਾਂ ਸਜ਼ਾ ਜਾਂ ਭੁਗਤਾਨ ਕਰਨਾ ਪੈਂਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਦੀ ਉਲੰਘਣਾ ਕਰਨ ਵਾਲੀ ਵੱਡੀ ਦੁਰਘਟਨਾ ਹੋ ਸਕਦੀ ਹੈ। ਸਾਵਧਾਨੀ ਵਾਲੇ ਸੜਕ ਚਿਹਨ ਇਹ ਚਿਹਨ ਨੂੰ ਅੱਗੇ ਸੜਕ ਦਾ ਖਤਰਾ ਹਾਲਾਤਾਂ ਦੇ ਬਾਰੇ ਚੇਤਾਵਨੀ ਦੇਣ ਲਈ ਹੁੰਦੇ ਹਨ। ਆਪਣੇ ਸੁਰੱਖਿਆ ਦੇ ਲਈ ਨੂੰ ਇਹਨਾਂ ਚਿਹਨਾ ਦਾ ਪਾਲਣਾ ਕਰਨਾ ਚਾਹਿਦਾ ਹੈ, ਹਾਲਾਂਕਿ ਇਹਨਾਂ ਸੜਕ ਚਿਹਨਾ ਦਾ ਉਲੰਘਣਾ ਕਰਨ ਤੇ ਕਾਨੂਨੀ ਕਾਰਵਾਈ ਨਹੀਂ ਕੀਤੀ ਜਾਂਦੀ ਪਰੰਤੂ ਇਹਨਾਂ ਚਿਹਨਾ ਵਿੱਚ ਮਹੱਤਵਪੂਰਨ ਹਨ। ਮਹੱਤਵਪੂਰਨ ਹਨ। ਇਸਲਈ ਇਹਨਾਂ ਨੂੰ ਨਾ ਮਨਣ ਨਾਲ ਵੱਡੀ ਦੁਰਘਟਨਾ ਹੋ ਸਕਦੀ ਹੈ। ਸਾਵਧਾਨੀ ਵਾਲੇ ਚਿਹਨ ਆਕਾਰ ਵਿਚ ਤਿਕੋਣੀ ਅਤੇ ਲਾਲ ਕਿਨਾਰ ਵਾਲੇ ਹੁੰਦੇ ਹਨ। ਸੱਜਾ ਮੁੜ, ਖੱਬਾ ਮੁੜ ਸਜਾ ਘੁਮਾ ਗਰ ਮੁੜ, ਖੱਬਾ ਘੁਮਾ ਗਰ ਮੁੜ, ਸੱਜੇ ਮੁੜ ਕੇ ਫਿਰ ਅੱਗੇ ਖੱਬੇ ਮੁੜ ਕੇ ਫਿਰ ਅੱਗੇ, ਖੱਬੇ ਮੁੜਕੇ ਫਿਰ ਅੱਗੇ ਸਿੱਦੀ ਚੜਾਈ, ਸਿੱਦੀ ਢਲਾਣ, ਅੱਗੇ ਰਸਤਾ ਤੰਗ ਹੈ, ਅੱਗੇ ਰਸਤਾ ਚੜਾਹ ਹੈ। ਬਿਖਰੀ ਬਿਖਰੀ ਬਿਜਰੀ ਸਮੇ ਸਾਈਕਲ ਚਲਾਓ, ਪੈਦਲ ਕਰਾਸਿੰਗ ਦੇ ਸਮੇ ਪੈਦਲ ਤੁਰ ਕੇ ਪਾਰ ਕਰੋ। ਆਪਾ ਨੂੰ ਆਵਾਜਾਈ ਦੇ ਸਾਧਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਨਿਯਮ ਦੀ ਪਾਲਣਾ ਕਰਨੀ ਚਾਹਿਦੀ ਹੈ। ਜਾਨਕਾਰੀ ਵਾਲੇ ਸੜਕ ਚਿਹਨ ਇਹਨਾਂ ਵਿੱਚ ਲਗਾਉਣ ਦਾ ਉੱਦੇਸ਼ ਸੜਕਾਂ ਦੀ ਵਰਤੋਂ ਕਰਤਾਵਾਂ ਨੂੰ ਦ੍ਰਿਸ਼ ਮੰਜਿਲ ਧਿਆਨ ਸੜਕ ਦੇ ਕਿਨਾਰੇ ਉੱਪਰ ਸੁਵਿਧਾ ਆਪਦੇ ਬਾਰੇ ਜਾਣਕਾਰੀ ਦੇਣਾ ਹੈ। ਸੁਚਨਾਤ੍ਮਕ ਚਿਹਨਾਂ ਦੀ ਜਾਣਕਾਰੀ ਨਾਲ ਡਾਰਾਵੇਰ ਦਾ ਸਮਾਂ ਬਚ ਦਾ ਹੈ ਅਤੇ ਏਧਰ ਓਧਰ ਭਟਕ ਦੇ ਬਿਨਾ ਮੰਜਿਲ ਤਕ ਪਹੁਚਣ ਦੇ ਵਿਚ ਮਦਦ ਮਿਲਦੀ ਹੈ ਆਮ ਤੌਰ ਤੇ ਇਹ ਚਿਹਨ ਦੇ ਸਫ਼ਰ ਵਿੱਚ ਮਦਦਗਾਰ ਹੁੰਦੇ ਹਨ। ਜ਼ਿਆਦਾਤਰ ਇਹ ਚਿਹਨ ਨੀਲੇ ਰੰਗ ਵਾਲੇ ਹੁੰਦੇ ਹਨ। ਇਹਨਾਂ ਚਿਹਨਾ ਉੱਪਰ ਦਿਸ਼ਾ ਜਾਂ ਮੰਜਿਲ ਤੱਕ ਦੀ ਦੂਰੀ ਵੀ ਦਰਸ਼ਾਈ ਜਾਂਦੀ ਹੈ। ਭਾਰਤੀ ਪੁਲਿਸ ਲਾਈਨ ਸੂਚੀ ਪੁਲਿਸ ਕਰਮਚਾਰੀਆਂ ਨੂੰ ਓਹਨਾ ਦੇ ਓਹਦੇ ਅਨੁਸਾਰ ਸਹੂਲਤਾਂ ਮਿਲਦੀਆਂ ਹਨ ਜਿਵੇਂ ਕਿ ਕੇਰਚ ਬੰਗਲਾ, ਸੁਰੱਖਿਆ ਗਾਰਡ ਆਦਿ ਅਤੇ ਅਜੇਹੀਆਂ ਬਹੁਤ ਸਾਰੀਆਂ ਸਹੂਲਤਾਂ ਹਨ। ਜਿਸ ਕਰ ਕੇ ਬਹੁਤ ਸਾਰੇ ਲੋਕ ਪੁਲਿਸ ਵਿਭਾਗ ਕੰਮ ਕਰਨਾ ਚਾਉਂਦੇ ਹਨ। ਹਰ ਪੁਲਿਸ ਅਧਿਕਾਰੀ ਦੀ ਵਰਦੀ ਤੇ ਬੈਚ ਹੁੰਦਾ ਹੈ ਜੋ ਕਿ ਪੁਲਿਸ ਦੇ ਬਾਰੇ ਜਾਣਕਾਰੀ ਦੇਂਦਾ ਹੈ। ਪਰੰਤੂ ਆਮ ਲੋਕ ਪੁਲਿਸ ਅਧਿਕਾਰੀ ਦੀ ਵਰਤੋਂ ਤੇ ਪਾਏ,

ਤਾਂ ਜਾਂ ਪੁਲਿਸ ਵਿੱਚ ਸ਼ਾਮਿਲ ਹੋਣਾ ਚਾਉਂਦੇ ਹੋ ਤਾਂ ਪੁਲਿਸ ਤੁਹਾਨੂੰ ਅਤੇ ਪੁਲਿਸ ਬੈਚ ਬਾਰੇ ਪਤਾ ਹੋਣਾ ਚਾਹਿਦਾ ਹੈ। ਅੱਜ ਅਸੀਂ ਤੁਹਾਨੂੰ ਪੁਲਿਸ ਰੰਕ ਸੂਚੀ ਅਤੇ ਪੁਲਿਸ ਬੈਚ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਲੇਖ ਨੂੰ ਪੜ ਕੇ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਇੱਕ ਪੁਲਿਸ ਅਧਿਕਾਰੀ ਦੀ ਸਥਿਤੀ ਕਿ ਹੈ।

ਜੋ ਕਿ ਕਰਮਚਾਰੀ ਦੇ ਦਰਜੇ ਅਤੇ ਸ਼ਕਤੀ ਨੂੰ ਦਰਸ਼ਾਉਂਦੇ ਹਨ। ਭਾਰਤ ਵਿੱਚ ਪੁਲਿਸ ਵਿਭਾਗ ਬਹੁਤ ਸਾਰੇ ਆਉਦੇ ਹਨ ਜਿਹਨਾਂ ਦੇ ਵੱਖ ਵੱਖ ਨਾਮ ਅਤੇ ਸ਼ਕਤੀਆਂ ਹਨ ਇਸਲਈ ਤੁਹਾਨੂੰ ਸਬਤੋਂ ਨੀਵੇਂ ਦਰਜ ਤੋਂ ਲੈ ਕੇ ਪੁਲਿਸ ਦੇ ਪੁਲਿਸ ਦੇ ਉੱਚ ਆਉਦੇ ਤੱਕ ਬਾਰੇ ਅਸੀਂ ਦੱਸਾਂਗੇ। ਪੁਲਿਸ ਕਾਂਸਟੇਬਲ ਇਹ ਪੁਲਿਸ ਵਿਭਾਗ ਦੀ ਸਬਤੋਂ ਨੀਵੀਂ ਚੋਂਕੀ ਹੈ। ਜਿਸਨੂੰ ਪੁਲਿਸ ਜਾਂ ਕਿਹਾ ਜਾਂਦਾ ਹੈ।